ਹਾਂ ਨਹੀ ਸਾਡੀ ਵਹੁਟੀ ਵੀ ਬਹੁਤ ਅੱਛੇ ਸੀ ਲੈਂਦੀ ਹੈ ਇੱਕ ਤੋਂ ਇੱਕ design ਸੀ ਲੈਂਦੀ ਹੈ

ਬਿਲਕੁਲ ਠੀਕ ਹੈ ਉਹ ਘਰ ਬਾਹਰ ਵੀ ਜਾਣ ਦੀ ਲੋੜ ਨੀ ਘਰ ਦੇ ਘਰ ਹੀ ਤੁਹਾਨੂੰ ਤੇ ਆਪਣੀ ਰਿਸ਼ਤੇਦਾਰੀ ਚ ਬੜੇ ਮਿਲ ਜਾਣੇ ਅਸੀਂ ਆਪ ਜਾਣਾ ਸਵਾਉਣ ਕੋਈ ਗੱਲ ਨੀ ਤੁਸੀਂ ਆਓ ਕੋਈ ਨੀ ਜੀ ਮੰਮੀ ਕੋਲੋਂ ਕੋਈ ਸੂਟ ਚੁੱਕਦੀ ਹਾਂ ਤੁਹਾਡੇ ਕੋਲੋਂ ਪਹਿਲੇ ਇੱਕ ਸੂਟ ਹੀ ਸਵਾ ਲੈਂਦੀ ਹਾਂ ਠੀਕ ਹੈ ਲਿਆਓ ਉਹ ਮੇਰਾ free of cost ਹੋਇਗਾ

ਸਲਾਹਕਾਰ ਹੈ ਨਾ ਵਕੀਲ ਦਾ ਪਹਿਲਾ ਸੂਟ free ਹੁੰਦਾ

ਕੋਈ ਗੱਲ ਨੀ ਇਸ ਚ ਤੇ ਸਭ ਕੁਝ ਚੱਲਦਾ ਰਹਿੰਦਾ

ਮਾਸੀ ਤੇ ਹੱਕ ਹੁੰਦਾ ਹੋਰ ਕਿਹਦੇ ਕੋਲ ਹੱਕ ਹੋਣਾ

ਛੋਟੇ ਹੁੰਦੇ ਕਿੰਨੀਆਂ ਫਰਾਕਾਂ ਸਿਲਦੀ ਸੀ ਸਾਡੀ ਮੰਮੀ ਆ ਕੇ ਬਿਹ ਜਾਂਦੀ ਸੀ ਲੈ ਮੇਰੀ ਧੀ ਦੀ ਫ਼ਰਾਕ ਸਿਲਦੇ ਉਹਨੇ ਤੇ ਵਿਆਹ ਜਾਣਾ

ਹਾਂਜੀ

ਕੀ ਸ੍ਨਾਵਾਂ ਮਾਸੀ ਮੈਨੂੰ ਸਭ ਤੋਂ ਜਿਆਦਾ ਦਿੱਕਤ ਨਾ ਕਛੇਰਿਆਂ ਦੀ ਆ ਜਾਂਦੀ ਹੈ ਆਪਣੇ ਘਰਵਾਲੇ ਦੀ ਉਹ ਇੱਕ ਵਾਰੀ ਤੇ ਮੈਂ ਕਿਸੇ ਨੂੰ ਕਛੇਰੇ ਸਿਲਨ ਵਾਸਤੇ ਕੱਪੜਾ ਦੇਤਾ ਉਹ ਦੋ ਮਹੀਨੇ ਰੱਖ ਕੇ ਬੈਠ ਗਈ ਮੇਰਾ ਘਰਵਾਲਾ ਕਹਿੰਦਾ ਤੂੰ ਕਛੇਰੇ ਸਾਭ ਕੇ ਕਿਉਂ ਬਹਿਗੀ ਮੇਰੇ

ਤੁਹਾਡੀ ਅਮ ਭਰਜਾਈ ਸੋਨੀਆ ਉਹ ਤੇ ਉਹਦੀ ਮੰਮੀ ਇੰਨੇ ਸੋਹਣੇ ਕਛੇਰੇ ਸਿਉਂਦੀ ਹੈ ਨਹੀਂ ਇਹ ਸੋਨੀਆ ਦਾ ਨਵਾਂ ਨਵਾਂ ਤਾਂ ਵਿਆਹ ਹੋਇਆ ਸੀ ਤਦ ਦੀ ਗੱਲ ਹੈ ਮੈਂ ਕਿਸੇ ਨੂੰ

ਪਰ ਦੱਸਿਆ ਸੀ ਨੀ ਮੰਮੀ ਬੀਮਾਰ ਹੈ ਨਹੀ ਤੇ ਉਹਦੀ ਮੰਮੀ ਨੂੰ ਹੀ ਕਹਿਦੋ ਅੱਛਾ ਨੀ ਲੱਗਦਾ ਰਿਸ਼ਤੇਦਾਰੀ ਚ ਜਿਸ ਤਰ੍ਹਾਂ ਕਹਿਣਾ ਉਹ ਫ਼ੇਰ ਪੈਸੇ ਨੀ ਲੈਂਦੇ

ਹਾਂ ਮੈਂ ਤੁਹਾਡੇ ਕੋਲ ਲੈ ਆਵਾਂਗੀ ਮੈਂ ਸੋਚ ਰਹੀ ਹਾਂ ਅੱਛਾ ਮੈਨੂੰ ਦੱਸੋ ਅਗਰ ਮੈਂ ਤਿੰਨ ਚਾਰ ਕਛੇਰੇ ਸਵਾਉਣੇ ਹੋਣ ਤਾਂ ਕਿੰਨੇ ਮੀਟਰ ਕੱਪੜਾ ਲੈਕੇ ਆਵਾਂ ਤਿੰਨ ਚਾਰ ਕਛੇਰੇ ਲੈ ਆਓ ਉਹ ਤੁਸੀਂ ਘੱਟੋ ਘੱਟ ਤੇ

ਜੋ ਇੱਕ ਮੀਟਰ ਕੱਪੜਾ ਲੱਗ ਹੀ ਜਾਂਦਾ ਕਛੇਰੇ ਨੂੰ

ਛੇ ਮੀਟਰ ਲਿਆਓ ਕੱਪੜਾ ਤੇ ਜਿੰਨੇ ਵੀ ਤੁਹਾਡੇ ਸਾਹਮਣੇ ਜਿੰਨਾ ਵੀ ਤੁਸੀਂ ਨਾਪ ਦਿਓਗੇ ਤੇ ਉਹ ਹਿਸਾਬ ਲਾ ਕੇ ਤੇ ਤੁਹਾਨੂੰ ਦੱਸ ਦਿਆਂਗੇ ਜਿੰਨੇ ਬਣਨਗੇ ਤੁਹਾਡੇ ਸਾਹਮਣੇ ਹੀ ਹੋਜੇਗਾ ਅੱਗੇ ਤੇਰੀ ਮੰਮੀ ਨੇ ਸਵਾਏ ਨੇ ਕਿੰਨੇ ਕਛੇਰੇ ਉਹਦੇ ਅਮ ਪੁਨੀਤ ਦੇ

ਨਹੀਂ ਉਹ ਤਾਂ ਛੋਟੇ size ਦੇ ਪਾਉਂਦੇ ਨੇ ਪਰ ਮੇਰਾ ਘਰਵਾਲਾ ਥੋੜਾ ਖੁੱਲਾ ਪਾਉਂਦਾ

ਪੂਰਾ ਉਹ ਖੁੱਲਾ ਪਾਉਂਦੇ ਹੋਣੇ ਨਾ ਹਾਂ ਵੀ ਪੇੰਟਾ ਚ ਉਹ ਪੱਟਾਂ ਤੋਂ tight ਨਾ ਹੋਵੇ

ਚਲੋ ਠੀਕ ਹੈ ਮਾਸੀ ਮੈਂ ਨਾ ਫ਼ੇਰ ਕੱਲ ਆਵਾਂਗੀ ਤੁਹਾਡੇ ਕੋਲ

ਅੱਛ ਅੱਛਾ ਮਾਸੀ

ਅਹ mam ਅੱਜ ਅਸੀਂ ਆਪਾਂ ਸੁਪਨਾ film ਤੇ ਗੱਲ ਕਰਨ ਲੱਗੇ ਆਂ

ਅਹ ਤੁਹਾਨੂੰ ਸੁਪਨਾ movie ਕਿਵੇਂ ਦੀ ਲੱਗਦੀ ਆ ਮਤਲਬ ਕੀ ਕੀ ਉਹ ਚ ਉਹ ਆ ਤੁਹਾਨੂੰ interest ਮੈਨੂੰ ਮੈਨੂੰ ਵੀ ਮਤਲਬ ਕੀ ਸੁਪਨਾ movie ਮਤਲਬ ਬਹੁਤ ਸੋਹਣੀ ਲਗਦੀ ਏ ਦੇਖਣ ਚ ਬਹੁਤ interest ਹੈ ਤੇ ਉਹਦੇ ਵਿੱਚ ਆਪਾਂ ਨੂੰ ਮਤਲਬ ਸੁਪਨਾ ਕਿਵੇਂ ਪੂਰਾ ਕਰਦੇ ਆ ਉਹ ਇਸ ਬਾਰ ਇਸ ਬਾਰੇ ਦੱਸਿਆ ਹੁੰਦਾ

ਮੈਨੂੰ mam ਬਹੁਤ ਵਧੀਆ ਲੱਗੀ film ਇਹ

ਛੋਟੀ ਬਹੁਤ ਹੁੰਦੀ ਆ ਉਹਦੇ ਮਤਲਬ parents ਨਹੀਂ ਹੁੰਦੇ ਹੈਗੇ

ਜਿਹੜੇ ਕੁੜੀ ਦੇ parents ਹੁੰਦੇ ਆ ਨਾ ਉਹ ਛੋਟੀ ਉਮਰੇ ਉਹਨੂੰ ਅਹ ਉਹਨਾ ਦੀ death ਹੋ ਜਾਂਦੀ ਆ ਜਦੋਂ ਛੋਟੀ ਹੁੰਦੀ ਆ ਉਹ

ਤੇ ਜਿਹੜਾ ਮੁੰਡਾ ਹੁੰਦਾ ਉਹ ਉਹਨੂੰ ਇਹੀ ਕਰਕੇ ਨਾ ਉਹਨਾ ਨੂੰ ਇੱਕ

ਤੇ ਉਹ ਜਿਹੜੀ ਤਾਈ ਉਹਦੀ ਤੇ ਉਹ ਆਪਣੇ ਮੁੰਡਿਆ ਦਾ ਬਹੁਤ ਕਰਦੀ ਹੁੰਦੀ ਆ ਤੇ ਕੁੜੀ ਦਾ ਜਿਆਦਾ ਨੀ ਕਰਦੀ ਹੁੰਦੀ ਉਹ ਤੋਂ ਮਤਲਬ ਸਾਰਾ ਘਰ ਦਾ ਕੰਮ ਹੀ ਕਰਵਾਂਦੀ ਰਹਿੰਦੀ ਆ ਤੇ ਸਕੂਲ

ਤਿੰਨਾ ਮੁੰਡਿਆਂ ਨੂੰ ਭੇਜਦੀ ਹੁੰਦੀ ਆ ਤੇ ਉਹਨੂੰ ਸਕੂਲ

ਹਾਂਜੀ ਉਹ ਮਤਲਬ ਕੀ ਨਾ ਜਿਹੜੀ ਉਹਦੀ ਤਾਈ ਸੀਗੀ ਹਨਾ ਉਸ ਦੇ ਨਾ ਜਿਹੜਾ ਉਹਦਾ behave ਜਿਹੜਾ ਸੀ ਨਾ

ਤੇ ਉਹ ਤੋਂ ਸਾਰਾ ਘਰਦਾ ਕੰਮ ਕਰਵਾਉਂਦੀ ਤੇ ਉਹਨੂੰ ਸਕੂਲ ਮਤਲਬ ਕਿ ਉਹਨੂੰ ਸਕੂਲ ਜਾਨ ਦਾ ਬੜਾ ਸ਼ੋਂਕ ਹੁੰਦਾ ਸੀ ਤੇ ਉਹ ਮਤਲਬ ਕੀ ਸਕੂਲ ਨੀ ਜਾ ਪਾਂਦੀ ਹੈਗੀ ਜਿਹੜੇ ਉਹਦੇ

ਹਾਂ ਉਹਦੇ ਜਿਹੜੇ ਮੁੰਡੇ ਹੁੰਦੇ ਆ ਸਕੂਲ ਭੇਜਦੀ ਹੁੰਦੀ ਸੀਗੀ ਤੇ ਉਹਨੂੰ ਆ ਮੁੰਡਿਆਂ ਨੂੰ ਉਹਦੇ ਜਿਹੜੇ ਮੁੰਡਿਆਂ ਨੂੰ ਦੇਖ ਕੇ ਕੁੜੀ ਨੂੰ ਏਂ ਲਗਦਾ ਹੁੰਦਾ ਸੀ ਕੀ ਕਾਸ਼ ਮੈਂ ਵੀ ਸਕੂਲ ਜਾਂਦੀ ਵੀ ਹਨਾ ਮੈਂ ਵੀ ਪੜ੍ਹਦੀ ਹੁੰਦੀ ਜੇ ਹਾਂਜੀ ਉਹਨੂੰ ਮਤਲਬ ਛੋਟੀ ਉਮਰ ਦੇ ਵਿੱਚ ਹੀ ਉਹਨੂੰ ਮਤਲਬ ਖੇਤਾਂ ਦਾ ਕੰਮ ਕਰਨੀ ਲਾ ਤਾਂ ਦਿੱਤਾ ਤੇ ਨਰਮਾ ਚੁਗਣ ਲਾ ਦਿੰਦੇ ਆ ਉਹ ਜਦੋਂ ਉਹ ਕੁੜੀ

ਦਿਹਾੜੀਆਂ ਵਗੈਰਾ ਕੰਮ ਕਰਨ ਲੱਗ ਜਾਂਦੀ ਆ ਖੇਤਾਂ ਵਿੱਚ ਜਾ ਕੇ ਤੇ ਪੈਸੇ ਕਮਾਉਣ ਲੱਗ ਜਾਂਦੀ ਆ

ਮਤਲਬ ਕੀ ਹਨਾ ਹੁਣ ਜਿਹੜਾ ਮਤਲਬ ਕੀ ਨਰਮਾ ਚੁਗਣ ਜਾਂਦੇ ਹੁੰਦੇ ਆ ਉਹ ਮਤਲਬ ਕੀ ਉਹ

ਆਪਣੇ ਪਿੰਡ ਚ ਨਹੀਂ ਚੁਗਦੇ ਹੈਗੇ ਹਨਾ ਮਤਲਬ ਕੀ ਉਹਨਾ ਦੇ ਪਿੰਡ ਚ ਹਨਾ ਸਾਰੇ ਮਤਲਬ ਕੇ ਇਕੱਠੇ ਹੋਕੇ ਜਾਂਦੇ ਅਗਲੇ ਪਿੰਡ ਮਤਲਬ ਕੀ ਉਹ ਟਰਾਲੀ ਟਰੁਲੀ ਚ ਲੈਕੇ ਜਾਂਦੇ ਉਹਨੂੰ ਜਾਂਦੇ ਹੁੰਦੇ ਆ ਸਾਰੇ ਜਣੇ ਇਕਠੇ ਹੋ ਕੇ

ਇੱਕ ਉਹਦੀ friend ਵੀ ਹੁੰਦੀ ਆ ਇੱਕ ਤੇ ਉਹ ਵੀ ਉਹਦੇ ਨਾਲ ਉਹਦਾ ਸਾਥ ਦਿੰਦੀ ਹੁੰਦੀ ਆ ਤੇ ਦੋਨੇ ਹੀ ਇਕਠੇ ਮਿਲ ਕੇ ਨਰਮਾ ਚੁਗਦੀ ਹੁੰਦੀਆ

ਤੇ ਮਤਲਬ ਕੀ ਨਾ ਉਹ ਫਿਰ ਕੁੜੀ ਹਨਾ ਮਤਲਬ ਕੀ ਹਨਾ ਮਤਲਬ ਕੀ ਉਹਦੇ ਉਸਦੇ ਮਤਲਬ ਕੀ ਉਹ ਵਡੀ ਤਾਂ ਹੋ ਜਾਂਦੀ ਆ ਸੀਗੀ ਨਾ ਮਤਲਬ ਕੀ ਜਿਹੜੀ ਉਹਦੀ ਹਰਕਤਾਂ ਸੀ ਨਾ ਨਿਆਣੇ ਆਲੀਆਂ ਸੀਗੀਆਂ ਹਾਂ ਤੇ ਨਾ ਜਦੋਂ ਨਰਮਾ ਚੁਗਦੇ ਹੁਨੇ ਆ ਉਹ ਤੇ ਫਿਰ ਜਦੋਂ ਬਾਅਦ ਵਿੱਚ ਐਮੀ ਵਿਰਕ ਆਉਂਦਾ ਹੁੰਦਾ

ਵਿਰਕ ਆਉਂਦਾ ਹੁੰਦਾ ਤੇ ਉਹਦੇ ਦੋ ਤਿੰਨ friends ਵੀ ਹੁੰਦੇ ਆ ਹਾਂ ਉਹਦੇ friends ਵੀ ਹੁਨੇ ਆ ਤੇ ਜਦੋਂ ਉਹ ਉਹ ਨਾ ਪਹਿਲੀ ਵਾਰ ਤਿੰਨੇ ਜਾਂਦੇ ਹੁੰਦੇ ਆ ਉਹ motorcycle ਤੇ

ਹਾਂਜੀ ਤੇ ਜਿਹੜਾ ਐਮੀ ਵਿਰਕ ਮਤਲਬ ਮੁੰਡੇ ਹੁੰਦੇ ਆ ਨਾ ਐਮੀ ਵਿਰਕ ਵੀ ਉਹ ਕੁੜੀ ਨੂੰ ਪਸੰਦ ਕਰਦਾ ਹੁੰਦਾ ਇੱਕ ਹੋਰ ਵੀ ਮੁੰਡਾ ਹੁੰਦਾ ਉਹਦੇ ਨਾਲ ਐਮੀ ਵਿਰਕ ਦੇ ਉਹ ਵੀ ਉਹਨੂੰ ਪਸੰਦ ਕਰਦਾ ਹੁੰਦਾ

ਫਿਰ ਹਨਾ ਉਹ ਜਿਹੜਾ ਐਮੀ ਵਿਰਕ ਆ ਉਹ ਉਹਦਾ ਨਰਮਾ ਚੋਰੀ ਕਰਕੇ ਕਿਸੇ ਕਿਸੇ ਦਾ ਚੋਰੀ ਕਰਕੇ ਉਹ ਕੁੜੀ ਆਲੇ ਤੇ ਉਹਦੇ ਵਿੱਚ ਪੱਲੀ ਵਿੱਚ ਪਾ ਦਿੰਦਾ ਸੀਗਾ ਤੇ ਜਦੋਂ ਉਹ ਕੁੜੀ ਦੇਖ ਲੈਂਦੀ ਆ ਉਹ ਪੱਲੀ ਚ ਪਾਂਦਾ ਚੋਰੀ ਕਰਕੇ ਤੇ ਫਿਰ ਉਹ ਕੁੜੀ ਕਹਿੰਦੀ ਆ

ਕਹਿੰਦੀ ਤੂੰ ਚੋਰੀ ਕਾਤੋ ਕਰਦਾ ਵੀ ਵਾਪਿਸ ਉਹਦੀ ਪੱਲੀ ਵਿੱਚ ਰੱਖਦੇ ਕਹਿੰਦਾ ਨਾ ਮੈਂ ਚੋਰੀ ਨਹੀਂ ਕੀਤੀ ਹੈਗੀ ਫਿਰ ਉਹ ਬਾਅਦ ਚੋਂ ਕੁੜੀ ਕਹਿੰਦੀ ਆ ਸਿੱਧਾ ਹੋਕੇ ਰੱਖ ਦੇ ਪੱਲੀ ਚੋਂ ਫਿਰ ਉਹ ਰੱਖ ਦਿੰਦਾ ਹੁੰਦਾ ਤੇ ਫਿਰ ਉਹ ਪਾਣੀ ਪੀਣ ਲੱਗ ਜਾਂਦੀ ਹੁੰਦੀ ਆ ਉਹ ਪਾਣੀ ਪੀ ਕੇ ਜਦੋਂ ਜਾਣ ਲੱਗਦੀ ਆ ਫੇਰ ਉਹ ਐਮੀ ਵਿਰਕ

ਜਿਹੜਾ ਪਾਣੀ ਆਲਾ ਗਿਲਾਸ ਹੁੰਦਾ ਤੇ ਉਹੀ ਦੁਬਾਰਾ ਵਾਪਿਸ ਪਾਣੀ ਪੀਣ ਲੱਗ ਜਾਂਦਾ ਤੇ ਉਹ ਦੇਖ ਲੈਂਦੀ ਆ ਪਿੱਛੇ ਨੂੰ ਤੇ ਉਹ ਫੇਰ ਰੱਖ ਦਿੰਦਾ ਹਾਂਜੀ ਤੇ ਫਿਰ ਉਹ ਜਦੋਂ ਚਲੀ ਜਾਂਦੀ ਆ ਨਾ ਬਾਅਦ ਚ ਜੂਠਾ ਪਾਣੀ ਪੀ ਲੈਂਦਾ ਉਹ

ਫੇਰ ਐਮੀ ਵਿਰਕ ਹੁੰਦਾ ਨਾ ਮਤਲਬ ਕੀ ਉਹਨੂੰ like ਕਰਦਾ ਹੁੰਦਾ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਨੂੰ like ਕਰਦਾ ਹੁੰਦਾ ਜਿਹੜਾ ਐਮੀ ਵਿਰਕ

ਮੁੰਡਾ ਹੁੰਦਾ ਨਾ ਉਹ ਜਿਹੜੀ daily ਹਮੇਸ਼ਾ frooti ਗਰਮੀ ਹੁੰਦੀ ਨਾ ਉਹਦੇ ਲਈ ਹਮੇਸ਼ਾ ਫਰੂਟੀਆਂ ਵਗੇਰਾ ਲੈ ਕੇ ਆਉਂਦਾ ਹੁੰਦਾ ਤੇ ਕੁੜੀ ਨਾ ਆ ਲੈਂਦੀ ਨੀ ਹੁੰਦੀ ਹਨਾ

ਦਰਖੱਤ ਉੱਤੇ ਹਨਾ ਟੰਗ ਕੇ ਚੱਲਾ ਜਾਂਦਾ ਹੁੰਦਾ ਕਈ ਵਾਰ ਫਰੂਟੀਆਂ ਨਾ ਉਹ ਤੇ ਉਹ ਉਹਨੂੰ

ਹੁੰਦਾ ਵੀ ਤੂੰ ਨਾ ਅਮ ਫਰੂਟੀਆਂ ਰੱਖੀਆਂ ਹੋਈਆਂ ਵੀ ਪੀ ਲੀ ਚੱਕ ਕੇ ਵੀ ਹਨਾ ਤੇ ਉਹ

ਨੀ ਹੁੰਦੀ ਤੇ ਨਾ ਤੇ ਉਹਦਾ ਇੱਕ ਹੋਰ friend ਹੁੰਦਾ ਤੇ ਉਹ ਮਤਲਬ ਕੀ ਚੱਕ ਕੇ ਨਾ ਪੀ ਲੈਂਦਾ ਹੁੰਦਾ ਉਹ ਕਹਿੰਦਾ ਹੁੰਦਾ ਉਹਦੇ ਦੂਜੇ ਨੂੰ ਕਹਿੰਦਾ ਜਿਹੜਾ ਫਰੂਟੀਆਂ ਟੰਗ ਦਾ ਹੁੰਦਾ ਵੀ ਹਨਾ ਕਹਿੰਦਾ ਵੀ ਤੁਹਾਡੇ ਖੇਤ ਚ ਤਾਂ ਨਾ ਵੀ ਕਹਿੰਦਾ ਖੇਤਾਂ ਵਿੱਚ ਪਿਹਲਾਂ ਤਾਂ ਨਰਮਾ ਵੀ ਉਗਦਾ ਹੁੰਦਾ ਸੀਗਾ ਤੇ ਕਹਿੰਦਾ ਵੀ ਹੁਣ ਤਾਂ

ਅh ਫਰੂਟੀਆਂ ਵੀ ਉਗਣ ਲੱਗ ਗਾਈਆਂ ਦਰਖਤਾਂ ਤੇ

ਤੇ ਫਿਰ ਬਾਅਦ ਵਿੱਚ ਅਹ ਜਦੋਂ ਐਮੀ ਵਿਰਕ ਵੀ ਆਪਣੇ ਬਾਰੇ ਦੱਸਦਾ ਹੁੰਦਾ ਮਤਲਬ ਉਹਨੂੰ ਪੜ੍ਹ ਚ interest ਨੀ ਹੁੰਦਾ ਹੈਗਾ

ਤੇ ਉਹ ਜਿਹੜੇ ਉਹਦੇ ਨਿਆਣੇ ਹੁੰਦੇ ਆ ਉਹ ਆਪਣੇ ਚਾਚੇ ਨੂੰ ਬਹੁਤ ਪਿਆਰ ਕਰਦੇ ਹੁੰਦੇ ਆ ਐਮੀ ਵਿਰਕ ਨੂੰ